ਏਦਾ ਫੇਰ ਕੋਈ ਕੰਮ ਖਰਾਬ ਕਰਦੇ ਏ ਫੇਰ ਮੋਢੇ ਤੇ ਹੀ ਤੰਬਾਕੂ-ਤੰਬੂਕੂ ਥੁੱਕਦੇ ਏ ਤੇਰੇ ਕੋਲ਼ ਇਹਦੇ ਕਰਦਾ ਰਾਮੂ ਕ ਪਹਿਲਾਂ ਵੇਖ ਲੈ ਮੈਂ ਉਹਨੂੰ ਪੈਸੇ ਦੇਣ ਲੱਗਾ ਅੰਦਰੋਂ ਲਿਆ ਕੇ।

ਉਹਨੂੰ ਪਤਾ ਨੀ ਕੀ ਇਹਨੇ ਕਿਹਾ ਜਾ ਕੇ ਉੱਥੇ ਜਾ ਕੇ ਮੈਂ ਡੇਢ ਸੌ ਦੇ ਹਿਸਾਬ ਨਾਲ਼ ਰੇਟ ਕਰ ਲਿਆ ਸੀ ਉਹਦੇ ਨਾਲ਼।

ਮੈਂ ਅੰਦਰੋਂ ਪੈਸੇ ਲਿਆ ਕੇ ਦੇਣੇ ਸੀ ਇਹਨੂੰ ਛੇ ਸੌ ਰੁਪਇਆ।

ਤੇ ਇਹਨੇ ਮੈਨੂੰ ਗੇਟ ਹਾਂਡੇ ਗਾੜੀਓ ਆਵਾਜ਼ ਮਾਰ ਲੀ ਇਹਨੇ ਕਿਹਾ ਹੋਣਾ ਕਾਲੀ ਮੈਂ ਤੈਨੂੰ ਦਿੰਦਾ। ਜਿਹੜੇ ਕੱਲ ਖਲੋਤੇ ਸੀ ਤੁਹਾਡੇ ਲਾਗੇ ਮੁੰਡੇ ਉਹ ਕੌਣ ਸੀ ਇੱਕ ਮੋਟਾ ਜਿਹਾ ਸਰਦਾਰ ਤੇ ਪਤਲਾ ਜਿਹਾ। ਆਹੋ ਕਰਨ ਤੇ ਉਹ ਹੀਗਾ ਲਾਲਾ ਹੀ।

ਤੇਰੀਆਂ ਤੇਰਾਂ ਦੀ ਏ ਕਿੱਦਾ ਕੀ ਪਹਿਚਾਣ ਹੁੰਦੀ ਏ ਖੰਭਾਂ ਦੀ ਕੀ ਪਹਿਚਾਣ ਹੁੰਦੀ।

ਹੋਰ ਜਾਨਵਰਾਂ ਵੱਲੋਂ ਆਉਣ ਦੇ ਆਖਣ ਦੇ ਪੈਸੇ ਆਉਂਦੇ-ਜਾਉਂਦੇ ਰਹਿਣਗੇ ਕੋਈ ਗੱਲ ਨੀ ਅੰਕਲ ਤੋਂ ਲਏ ਵਾਂ।

ਮੈਂ ਕਿਹਾ ਯਾਰ ਬੰਦਾ ਇੱਦਾ ਬਹੁਤਾ ਦਾਰ-ਸੂਦਾਰ ਚੰਗਾ ਨੀ ਲੱਗਦਾ ਮੈਨੂੰ ਤੇ ਪੰਜ, ਛੇ, ਸੱਤ ਚੁੱਕਾਉਣ ਦੇ ਸੀ, ਕਹਿੰਦੇ ਆਪਾਂ ਸਾਰੇ ਵੇਚ ਤੇ ਬਾਕੀ ਤੇ ਨਵੀ ਟੈਲਾਂ ਆਉਣ ਲੱਗੀਆ ਤੇ ਉਹ ਪੁਰਾਣੇ ਜਿਹੜੇ ਖੜ੍ਹਦੇ ਨੇ ਤੇ ਲੈ ਲਈ ਸੱਤ ਵਾਂ। ਪੈਸੇ ਦਾ ਤੂੰ ਕਹਿੰਦਾ ਆਪਣੇ ਹਿਸਾਬ ਨਾਲ਼ ਜਿਹੜੇ ਹਿਸਾਬ ਨਾਲ਼ ਸਾਨੂੰ ਦਿਵਾਉਣਾ ਹੂੰਨਾ ਵਾਂ ਕਬੂਤਰ ਵੱਲੋਂ ਮੈਂ ਡੇਢ ਸੌ ਦੇ ਹਿਸਾਬ ਨਾਲ਼ ਤੋਲਣਾ ਨਾ ਬੜੇ ਲੋਕਾਂ ਨੂੰ।

ਮੈਨੂੰ ਆਖਦੇ ਉਸੇ ਹਿਸਾਬ ਨਾਲ਼ ਕੋਈ ਨੀ ਤੂੰ ਪੈਸੇ ਦੋ-ਚਾਰ ਦਿਨ ਹਟ ਕੇ ਦੇ ਦੇਈਂ ਮੈਂ ਕਿਹਾ ਫੇਰ ਬੰਦਾ ਦੇਣਦਾਰ ਰਹਿੰਦਾ। ਯਾਰ ਮੈਨੂੰ ਢਾਈ-ਢਾਈ ਸੌ ਦਿੱਤਾ ਇਹਨਾਂ ਨੇ ਰੱਖਣ ਨੂੰ ਕਿਰਾਇਆਂ।

ਚੱਲ ਠੀਕ ਏ ਮੈਂ ਕਰਦਾ ਬਾਅਦ ਚ ਫੋਨ ਹੈ। ਉਸ ਨਾਲੋਂ ਨਜ਼ਦੀਕੀ ਦੁਨੀਆਂ ਵਿੱਚ ਤੁਹਾਡਾ ਹੋਰ ਕੋਈ ਨਹੀੰ। ਕਿੰਨਾ ਠੀਕ ਹੈ। ਮੇਰੀ ਭੈਣ, ਰਿਸ਼ਤੇਦਾਰਾਂ ਵਿੱਚੋਂ ਮੇਰੇ ਸਭ ਤੋਂ ਨੇੜੇ ਹੈ, ਤਾਂ ਵੀ ਮੇਰੀ ਇੱਕ ਹੋਰ ਭੈਣ ਵੀ ਹੈ। ਤੇ ਮੈਂ ਨਹੀਂ ਕਿਹ ਸਕਦਾ ਕਿ ਉਨ੍ਹਾਂ ਵਿੱਚੋਂ ਕਹਿੜੀ ਮੈਨੂੰ ਵਧੇਰੇ ਪਿਆਰੀ ਹੈ। ਦੂਜੀ ਭੈਣ ਕਵਿਤਾ ਹੈ, ਉਹਦੇ ਬਿਨਾਂ ਮੈਂ ਜਿਊਂ ਨਹੀਂ ਸਕਦਾ। ਕਦੀ-ਕਦੀ ਮੈਨੂੰ ਹੈਰਾਨੀ ਹੁੰਦੀ ਹੈ ਕਿ ਉਸਦੀ ਥਾਂ ਹੋਰ ਕਿਹੜੀ ਚੀਜ਼ ਲੈ ਸਕਦੀ ਹੈ. ਬੇਸ਼ੱਕ ਅਜੇ ਵੀ ਮੇਰੇ ਕੋਲ ਪਹਾੜ, ਬਰਫ਼ਾਂ ਤੇ ਨਦੀਆਂ, ਬਾਰਿਸ਼ ਤੇ ਸਿਤਾਰੇ ਸੂਰਜ ਤੇ ਕਣਕਾਂ ਦੇ ਖੇਤ ਰਹਿ ਜਾਂਦੇ ਹਨ। ਪਰ ਪਹਾੜ ਤੇ ਬਾਰਿਸ਼, ਫੁੱਲ ਤੇ ਸੂਰਜ ਕਵਿਤਾ ਤੋਂ ਬਿਨਾਂ ਕੀ ਹਨ। ਤੇ ਉਨ੍ਹਾਂ ਤੋਂ ਬਿਨਾਂ ਕਵਿਤਾ ਕੀ ਹੈ। ਕਵਿਤਾ ਤੋਂ ਬਿਨਾਂ ਪਹਾੜ ਸਿਰਫ਼ ਪੱਥਰਾਂ ਦਾ ਢੇਰ ਬਣ ਜਾਂਦੇ ਨੇ। ਬਾਰਿਸ਼ ਅਣਭਾਉਂਦੀ ਸਿੱਲ ਤੇ ਛੱਪੜ ਬਣ ਜਾਂਦੀ ਹੈ ਤੇ ਸੂਰਜ ਕੋਈ ਅਸਮਾਨੀ ਵਜੂਦ ਹੋ ਨਿੱਬੜਦਾ ਹੈ. ਜਿਹੜਾ ਗਰਮੀ ਪੈਦਾ ਕਰਦਾ ਹੈ। ਮੁੜ-ਮੁੜ ਕੇ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ, ਕਿਹੜੀ ਚੀਜ਼ ਕਵਿਤਾ ਦੀ ਥਾਂ ਲੈ ਸਕਦੀ ਹੈ। ਬੇਸ਼ੱਕ ਦੂਰ-ਦੁਰਾਡੇ ਦੇ ਦੇਸ਼, ਗਾਉਂਦੇ ਪੰਛੀ, ਆਕਾਸ਼ ਤੇ ਧੜਕਦੇ ਦਿਲ ਹਨ। ਪਰ ਕਵਿਤਾ ਤੋਂ ਬਿਨਾਂ ਕੁਝ ਵੀ ਉਹ ਨਹੀਂ ਹੋਵੇਗਾ, ਜੋ ਉਹ ਹੈ। ਖਿੱਚ ਪਾਉਂਦੀਆਂ ਦੂਰ-ਦੁਰਾਡੇ ਦੀਆਂ ਧਰਤੀਆਂ ਦੀ ਥਾਂ ਸਿਰਫ਼ ਭੁਗੋਲਕ ਸੰਕਲਪ ਰਹਿ ਜਾਣਗੇ। ਟਾਂਗਰ ਦੀ ਥਾਂ ਪਾਣੀ ਦਾ ਬੇਅਰਥ ਇਕੱਠ ਰਹਿ ਜਾਏਗਾ। ਪੰਛੀਆਂ ਦੇ ਗੀਤਾਂ ਦੀ ਥਾਂ ਨਰ ਵੱਲੋਂ ਮਾਦਾ ਨੂੰ ਸਿਰਫ਼ ਸਰੀਰਕ ਲੋੜਾਂ ਲਈ ਆਵਾਜ਼ਾਂ ਰਹਿ ਜਾਣਗੀਆਂ। ਨੀਲੇ ਆਕਾਸ਼ ਦੀ ਥਾਂ ਬਹੁਤ ਸਾਰੀਆਂ ਗੈਸਾਂ ਦਾ ਮਿਸ਼ਰਣ ਰਹਿ ਜਾਏਗਾ। ਤੇ ਦਿਲ ਦੀ ਧਕ-ਧਕ ਦੀ ਥਾਂ ਖੂਨ ਦਾ ਗੇੜ ਰਹਿ ਜਾਏਗਾ। ਬੇਸ਼ੱਕ ਮਲੂਕਤਾ, ਦਿਆਲਤਾ, ਹਮਦਰਦੀ, ਪਿਆਰ, ਸੁੰਦਰਤਾ, ਹਿੰਮਤ, ਨਫ਼ਰਤ ਤੇ ਮਾਣ ਦੀਆਂ ਭਾਵਨਾਵਾਂ ਮੌਜੂਦ ਹਨ। ਪਰ ਇਹ ਸਭ ਵੀ ਤਾਂ ਕਵਿਤਾ ਤੋਂ ਜਨਮੇ ਹੋਏ ਸੰਕਲਪ ਹਨ, ਜਿਸ ਤਰ੍ਹਾਂ ਕਵਿਤਾ ਉਨ੍ਹਾਂ ਤੋਂ ਜਨਮੀ ਹੈ। ਇਸ ਤੋਂ ਬਿਨਾਂ ਉਹ ਨਿਰਜਿੰਦ ਹਨ ਤੇ ਉਨ੍ਹਾਂ ਤੋਂ ਬਿਨਾਂ ਕਵਿਤਾ ਨਿਰਜਿੰਦ ਹੈ। ਮੇਰੀ ਕਵਿਤਾ ਮੈਨੂੰ ਸਿਰਜਦੀ

ਕੋਈ ਅਜਨਬੀ ਇੱਕ ਨਜ਼ਰ ਮਾਰ ਕੇ ਨਹੀਂ ਦੱਸ ਸਕਦਾ ਕਿ ਮੇਰੀ ਕਿਹੜੀ ਹੱਡੀ ਸਾਬੁਤ ਤੇ ਮਜ਼ਬੂਤ ਹੈ ਤੇ ਕਿਹੜੀਆਂ ਹੱਡੀਆਂ ਕਦੀ ਟੁੱਟੀਆਂ ਤੇ ਜੋੜੀਆਂ ਹੋਈਆਂ ਹਨ। ਪਰ XY ਕਿਰਨਾਂ ਮੇਰੇ ਆਰ-ਪਾਰ ਲੰਘ ਸਕਦੀਆਂ ਹਨ। ਤੇ ਕਿਸੇ ਓਪਰੀ ਅੱਖ ਅੱਗੇ ਉਹ ਸਭ ਸਪੱਸ਼ਟ ਕਰ ਸਕਦੀਆਂ ਹਨ, ਜੋ ਕੁਝ ਲੁਕਿਆ ਹੋਇਆ ਤੇ ਖੁਫੀਆ ਹੈ। ਮੇਰੀ ਰੂਹ, ਮੇਰੀਆਂ ਪੱਸਲੀਆਂ ਜਾਂ ਰੀੜ੍ਹ ਜਾਂ ਫੇਫੜਿਆਂ ਨਾਲੋਂ ਵੀ ਜ਼ਿਆਦਾ ਉਸਦੀਆਂ ਅੱਖਾਂ ਤੋਂ ਲੁਕੀ ਹੋਈ ਹੈ। ਪਰ ਮੇਰੀ ਕਵਿਤਾ ਦੀਆਂ ਕਿਰਨਾਂ ਬਿਲਕੁਲ ਮੇਰੇ ਵਿੱਚੋਂ ਦੀ ਲੰਘ ਸਕਦੀਆਂ ਹਨ ਤੇ ਮੇਰਾ ਹਰ ਜਜ਼ਬਾ ਦੂਜਿਆਂ ਸਾਹਮਣੇ ਉਘਾੜ ਸਕਦੀਆਂ ਹਨ। ਜਦੋਂ ਕਵਿਤਾ ਦੀਆਂ ਜਾਦੂ ਕਿਰਨਾਂ ਮੇਰੀ ਰੂਹ ਉੱਪਰ ਪੈਂਦੀਆਂ ਹਨ ਤਾਂ ਇਹ ਬਿਲਕੁਲ ਰੰਗੀ ਤੇ ਪਾਰਦਰਸ਼ੀ ਨਜ਼ਰ ਲਈ ਦਿਸਣਯੋਗ ਹੋ ਜਾਂਦੀ ਹੈ। ਲੋਕ ਫਿਰ ਬਿਲਕੁਲ ਮੇਰੇ ਤੋਂ ਆਰ-ਪਾਰ ਦੇਖ ਸਕਦੇ ਹਨ। ਅਜੋਕੀਆਂ ਵਿਸ਼ਲੇਸ਼ਣ ਕਰਨ ਵਾਲੀਆਂ ਮਸ਼ੀਨਾਂ ਦੇ ਡਿਜਾਇਨ ਵਿੱਚ ਹਜ਼ਾਰਾਂ ਤਰ੍ਹਾਂ ਦੇ ਤਾਰਾਂ ਤੇ ਸਰਕਟ ਲੱਗਦੇ ਹਨ। ਉਨ੍ਹਾਂ ਵਿੱਚ ਬੇਹੱਦ ਗੁੰਝਲਦਾਰ ਪ੍ਰੋਗਰਾਮ ਭਰੇ ਜਾਂਦੇ ਹਨ, ਜਿਨ੍ਹਾਂ ਵਿੱਚ ਬੇਹੱਦ ਅੰਕੜੇ ਹੁੰਦੇ ਹਨ। ਤਾਰਾਂ ਤੇ ਸਰਕਟ ਦੇ ਵਿੱਚੋਂ ਦੀ ਬਿਜਲੀ ਦੀ ਲਹਿਰ ਲੰਘਾਈ ਜਾਂਦੀ ਹੈ।

ਪਰ ਕੋਈ ਵੀ ਕਦੇ ਨਹੀਂ ਜਾਣ ਸਕਦਾ ਕਿ ਮੇਰੇ ਸਰੀਰ ਦੇ ਅਣਗਿਣਤ ਸਰਕਟਾਂ ਵਿੱਚੋਂ ਕਿਹੜੇ ਪ੍ਰਭਾਵ ਪਿਆਰ ਤੇ ਨਫ਼ਰਤ ਦੀਆਂ ਕਿਹੜੀਆਂ ਨਿਭਾਉਂਦੇ ਹਨ। ਜੋ ਵਿੱਚੋਂ ਨਿਕਲਦਾ ਹੈ, ਉਹ ਹੈ ਕਵਿਤਾ। ਆਖਰੀ ਚੀਜ਼, ਜਿਹੜੀ ਮੇਰੇ ਵਿੱਚੋਂ ਲੰਘ ਕੇ ਜ਼ਿੰਦਗੀ ਦੇ ਪ੍ਰਭਾਵਾਂ ਵਿੱਚੋਂ ਮੇਰੀ ਆਤਮਾ ਪੈਦਾ ਕਰਦੀ ਹੈ। ਮੈਂ ਦੁਨੀਆਂ ਵਿੱਚ ਬੜਾ ਘੁੰਮਿਆ ਹਾਂ। ਪੈਦਲ ਤੇ ਘੋੜ ਉੱਤੇ, ਹਵਾਈ ਜਹਾਜ਼ ਰਾਹੀਂ। ਆਪਣੀ ਸੀਟ ਉੱਤੇ ਟੇਢਾ ਹੋਇਆ ਹੋਇਆ ਜਿਵੇਂ ਉਂਘਲਾ ਰਿਹਾ ਹੋਵਾਂ। ਗੱਡੀ ਰਾਹੀਂ ਧੁਰ ਉਪਰਲੀ ਸੌਣ ਵਾਲੀ ਥਾਂ ਉੱਤੇ ਪਿਆ ਹੋਇਆ ਤੇ ਕਾਰ ਰਾਹੀਂ ਜਰਨੈਲੀ ਸੜਕਾਂ ਉੱਤੇ ਤੇਜ਼ ਤੇਜ਼ ਚਲਦਾ ਹੋਇਆ। ਆਪਣਾ ਰਸਤਾ ਪੈਦਲ ਕੱਛਦਿਆਂ ਜਾਂ ਘੋੜੇ ਉੱਤੇ ਜਾਂਦਿਆਂ ਦੇਖ ਕੇ ਲੋਕ ਸ਼ਾਇਦ ਕਹਿੰਦੇ ਹੋਣ ਆ ਦੇਖੋ ਰਸੂਲਹਮਜ਼ਾ ਤੋਂ ਜਾਂਦਾ ਪਿਆ ਇਕੱਲ ਹੀ। ਉਸਨੂੰ ਜ਼ਰੂਰ ਅਕਾਵਾਂ ਜਿਹ ਲੱਗਦਾ ਹੋਵੇਗਾ। ਪਰ ਮੈਂ ਇਕੱਲਾ ਕਦੀ ਨਹੀਂ ਹੋਇਆ। ਮੇਰੀ ਭੈਣ ਕਵਿਤਾ ਹਮੇਸ਼ਾ ਮੇਰੇ ਅੰਗ-ਸੰਗ ਰਹਿੰਦੀ ਹੈ। ਉਹ ਤੇ ਮੈਂ ਕਦੀ ਘੜੀ ਪਲ ਲਈ ਵੀ ਵੱਖਰੇ ਨਹੀਂ ਹੋਏ। ਨੀਂਦ ਵਿੱਚ ਵੀ ਕਦੀ-ਕਦੀ ਮੈਂ ਕਵਿਤਾ ਰਚਦਾ ਹੁੰਦਾ ਹਾਂ ਜਾਂ ਆਪਣੀਆਂ ਲਿਖੀਆਂ ਕਵਿਤਾਵਾਂ ਯਾਦ ਕਰ ਰਿਹਾ ਹੁੰਨਾਂ।

ਹਰ ਚੀਜ਼ ਦੀ ਜ਼ਿੰਦਗੀ ਵਿੱਚ, ਹਰ ਆਦਮੀ ਦੀ ਜ਼ਿੰਦਗੀ ਵਿੱਚ ਕੋਈ ਖਾਸ ਦਿਲਚਸਪੀ ਹੁੰਦੀ ਹੈ। ਕੋਈ ਐਸੀ ਚੀਜ਼ ਜਿਸ ਬਾਰੇ ਮਿੱਤਰਾਂ ਜਾਂ ਗੁਆਂਢੀਆਂ ਨਾਲ ਗੱਲ ਕੀਤੀ ਜਾ ਸਕਦੀ ਹੈ। ਆਪਣੀ ਨੌਕਰੀ, ਪਤਨੀ ਤਨਖਾਹ, ਛੁੱਟੀ ਦਾ ਦਿਨ, ਘਰ, ਮੱਛੀ ਫੜਨਾ ਯਕੀਨਨ ਕਵੀ ਵੀ ਇਨ੍ਹਾਂ ਗੱਲਾਂ ਬਾਰੇ ਦੂਜਿਾਂ ਨਾਲ ਬਹਿਸਾਂ ਕਰ ਸਕਦਾ ਹੈ। ਮੈਂ ਸੋਚਦਾ ਸਾਂ

ਆਪਣੇ ਦਿਲ ਦੀਆਂ ਡੂੰਘਾਣਾਂ ਵਿੱਚ ਰਤਾ-ਮਾਸਾ ਕਵੀ ਹੁੰਦਾ ਹੈ। ਖੈਰ ਕਵਿਤਾ ਸਾਨੂੰ ਸਭ ਨੂੰ ਮਿਲਣ ਲਾਉਂਦੀ ਹੈ, ਇੱਕ ਦੋਸਤ ਵਾਂਗ। ਜਿਹੜਾ ਆਪਣੇ ਦੋਸਤ ਦੀ ਵਿੱਚ ਮਿਲਣ ਲਈ ਜਾਂਦਾ ਹੈ। ਸਾਡੇ ਲੋਕਾਂ ਦਾ ਗੀਤ ਲਈ ਪਿਆਰ ਇਨਾ ਕੁਦਰਤੀ ਤੇ ਨਿਰਉਚੇਚ ਹੈ, ਜਿਵੇਂ ਬੱਚਿਆਂ ਲਈ ਸਾਡਾ ਪਿਆਰ। ਸੱਚਮੁੱਚ ਅਸੀਂ ਸਾਰੇ ਕਵੀ ਹਾਂ। ਸਾਡੇ ਵਿੱਚ ਫਰਕ ਸਿਰਫ਼ ਇਨਾ ਹੈ ਕਿ ਕੁਝ ਕਵਿਤਾ ਲਿਖਦੇ ਹਨ, ਕਿਉਂਕਿ ਉਹ ਕਵਿਤਾ ਲਿਖਣੀ ਜਾਣਦੇ ਹਨ। ਦੂਜੇ ਕਵਿਤਾ ਲਿਖਦੇ ਹਨ, ਕਿਉਂਕਿ ਉਹ ਖਿਆਲ ਕਰਦੇ ਹਨ ਕਿ ਉਹ ਕਵਿਤਾ ਲਿਖਣੀ ਜਾਣਦੇ ਹਨ ਤੇ ਕੁਝ ਹੋਰ ਹਨ। ਜਿਹੜੇ ਕਵਿਤਾ ਲਿਖਣ ਦੀ ਕੋਸ਼ਿਸ਼ ਤੱਕ ਵੀ ਨਹੀਂ ਕਰਦੇ। ਸ਼ਾਇਦ ਇਹ ਤੀਜੀ ਤਰ੍ਹਾਂ ਦੇ ਲੋਕ ਅਸਲੀ ਕਵੀ ਹਨ। ਕੀ ਕਿਹਾ ਜਾ ਸਕਦਾ ਹੈ। ਇੱਕ ਸਮਾਂ ਸੀ ਜਦੋਂ ਵੀ ਕਵਿਤਾ ਨਹੀਂ ਸਾਂ ਲਿਖਦਾ। ਕੀ ਮੈਂ ਉਦੋਂ ਘੱਟ ਕਵੀ ਸੀ। ਕੀ ਮੇਰੀ ਧੜਕਣ ਉਦੋਂ ਹੌਲੀ ਜਾਂ ਮੇਰਾ ਖੂਨ ਠੰਡਾ ਸੀ। ਕੀ ਗਮ ਜਾਂ ਖੁਸ਼ੀ ਲਈ ਮੇਰੀ ਸਮਰੱਥਾ ਜਾਂ ਗਿਆਨ ਲਈ ਮੇਰੀ ਭੁੱਖ ਘੱਟ ਸੀ। ਕੀ ਧਰਤੀ ਉਦੋਂ ਹੁਣ ਨਾਲੋਂ ਮੇਰੀਆਂ ਅੱਖਾਂ ਲਈ ਘੱਟ ਸੁਹਾਵੀ ਸੀ। ਜਦੋਂ ਮੈਂ ਕਾਲੇ ਬੱਦਲਾਂ ਦੀ ਵਿਰਲ ਵਿੱਚ ਦੀ ਕੋਈ ਵੱਡਾ ਸਾਰਾ ਨੀਲਾ ਸਿਤਾਰਾ ਵੇਖਦਾ ਸਾਂ ਤਾਂ ਕੀ ਮੈਂ ਏਸੇ ਤਰ੍ਹਾਂ ਨਹੀਂ ਸਾਂ ਜਾਂਦਾ। ਕੀ ਮੈਨੂੰ ਪਹਾੜੀ ਨਾਲੀ ਦੀ ਆਵਾਜ਼ ਵਿੱਚ ਕੋਈ ਸੰਗੀਤ ਨਹੀਂ ਸੀ ਸੁਣਾਈ ਦਿੰਦਾ। ਕੀ ਦੀਆਂ ਆਵਾਜ਼ਾਂ ਤੇ ਘੋੜਿਆਂ ਦਾ ਹੈਂਕਣਾ ਮੈਨੂੰ ਨਹੀਂ ਸੀ ਦਿੰਦੇ। ਜਦੋਂ ਕਦੀ ਮੈਂ ਪੁਰਾਣੇ ਸਮਿਆਂ ਦਾ ਗੀਤ ਜਾਂ ਆਪਣੇ ਪੁਰਖਿਆਂ ਦੇ ਕਾਰਨਾਮਿਆਂ ਦੀ ਕੋਈ ਵਾਰਤਾ ਸੁਣਦਾ ਹੁੰਦਾ ਸਾਂ ਤਾਂ ਕੀ ਮੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ ਆ ਜਾਂਦੇ। ਮੈਨੂੰ ਯਾਦ ਹੈ ਜਦੋਂ ਮੈਂ ਮੁੰਡਾ ਜਿਆ ਹੀ ਹੁੰਦਾ ਸਾਂ ਤਾਂ ਕਿਵੇਂ ਆਪਣੇ ਗੁਆਂਢੀ ਲਈ ਕੰਮ ਕਰਨ, ਉਸਦਾ ਘੋੜਾ ਚਰਾਉਣ ਬਾਹਰ ਜਾਇਆ ਕਰਦਾ ਸਾਂ। ਤਿੰਨ ਦਿਨਾਂ ਦੇ ਕੰਮ ਦੇ ਇਵਜ਼ ਵਿੱਚ ਮੇਰੇ ਗੁਆਂਡੀ ਨੇ ਮੈਨੂੰ ਇੱਕ ਕਹਾਣੀ ਸੁਣਾਉਣੀ ਮੈਨੂੰ ਯਾਦ ਹੈ ਇੱਕ ਸਮੇਂ ਮੈਂ ਗੱਡਰੀਆਂ ਨਾਲ ਜਾ ਰਲਣ ਲਈ ਕਿਵੇਂ ਪਹਾੜਾਂ ਉੱਪਰ ਚੜਿਆ ਕਰਦਾ ਸਾਂ। ਅੱਧਾ ਦਿਨ ਜਾਣ ਵਿੱਚ ਲੰਘ ਜਾਂਦਾ ਸੀ, ਅੱਧਾ ਦਿਨ ਆਉਣ ਵਿੱਚ। ਮੈਂ ਸਿਰਫ਼ ਇੱਕ ਕਵਿਤਾ ਸੁਣਾਉਣ ਉਥੇ ਜਾਇਆ ਕਰਦਾ ਸੀ। ਸਕੂਲ ਦੀਆਂ ਨਾਸ਼ਪਾਤੀਆਂ, ਇਮਰਾ ਦੇ ਅੰਗੂਰ, ਸ਼ਹਿਦ ਤੇ ਆਵਾਰਗੀਤ ਮੈਨੂੰ ਯਾਦ ਹੈ ਜਦੋਂ ਮੈਂ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦਾ ਹੁੰਦਾ ਸਾਂ। ਤਾਂ ਮੈਂ ਆਪਣੇ ਪਿੰਡ ਤੋਂ ਪਿੰਡ ਤੱਕ ਵੀ ਕਿਲੋਮੀਟਰ ਪੈਦਲ ਜਾਂਦਾ ਹੁੰਦਾ ਸਾਂ। ਡੂੰਘੇ ਢਲਾਣੀ, ਪਹਾੜਾ, ਰਾਹਾਂ ਦੀ ਇਹ ਸਾਰਾ ਕੁਝ ਸਿਰਫ਼ ਇਸ ਲਈ ਕਿ ਉਥੇ ਇੱਕ ਬਜ਼ੁਰਗ ਰਹਿੰਦਾ ਹੁੰਦਾ ਸੀ, ਪਿਤਾ ਜੀ ਦਾ ਦੋਸਤ ਜਿਸਨੂੰ ਕਈ ਪੁਰਾਣੇ ਗੀਤ, ਕਵਿਤਾਵਾਂ ਤੇ ਵਾਰਾਂ ਆਉਂਦੀਆਂ ਹੁੰਦੀਆਂ ਸਨ। ਚਾਰ ਦਿਨ ਉਹ ਬਜ਼ੁਰਗ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਨੂ ਗਾ ਕੇ ਤੇ ਬਿਨਾਂ ਗਾਉਣ ਦੇ ਸੁਣਾਉਂਦਾ ਰਿਹਾ।

ਇੱਕ ਵਾਰੀ ਜਦੋਂ ਮੈਂ ਟੀਸੀ ਉਤੇ ਜਾ ਚੜਿਆ ਤਾਂ ਪਤਾ ਨਹੀਂ ਕਿਹੜੇ ਪਾਸਿਓਂ ਵੱਡੇ-ਵੱਡੇ ਭਿਆਨਕ ਗੱਡਰੀਏ ਦੇ ਕੁੱਤੇ ਮੇਰੇ ਵੱਲ ਨੱਠੇ-ਨੱਠੇ ਆਏ। ਘੱਟੋ-ਘੱਟ ਇੱਕ ਦਰਜਨ ਹੋਣਗੇ। ਹਰੇ-ਹਰੇ ਘਾਹ ਉੱਤੋਂ ਦੀ ਉਹ ਸ਼ੂਟ ਵੱਟੀ ਆ ਰਹੇ ਸਨ ਜਿਵੇਂ ਜਹਾਜ਼ ਤੇ ਕਾਲੇ ਢਾਂਚੇ ਵੱਲ ਨੱਠੀ ਆ ਰਹੀ ਹੁੰਦੀ ਹੈ। ਮੈਂ ਉਨ੍ਹਾਂ ਦੇ ਖੁੱਲ੍ਹ ਜਬਾੜੇ ਤੇ ਉਨ੍ਹਾਂ ਦੇ ਚਮਕਦੇ ਪੀਲੇ ਦੰਦਾਂ ਨੂੰ ਪਹਿਲਾਂ ਹੀ ਦੇਖ ਸਕਦਾ ਸੀ। ਇੱਕ ਹੋਰ ਮਿੰਟ ਵਿੱਚ ਉਨ੍ਹਾਂ ਨੇ ਮੇਰੀ ਬੋਟੀ-ਬੋਟੀ ਕਰ ਦੇਣੀ ਸੀ। ਇਕਦਮ ਗਡਰੀਏ ਦੀ ਚੀਖ ਸੁਣਾਈ ਦਿੱਤੀ। ਲੰਮਾ ਪੈਜਾ ਹਿੱਲੀ-ਜੁੱਲੀ ਨਾ। ਮੈਂ ਲੰਮਾ ਪੈ ਗਿਆ। ਜ਼ਮੀਨ ਨਾਲ ਚਿੰਬੜਿਆ ਹੋਇਆ ਤੇ ਮੁਰਦੇ ਵਾਂਗ ਬੇਹਰਕਤ। ਮੈਂ ਹਿੱਲਣ ਦੀ ਹਿੰਮਤ ਨਹੀਂ ਸਾ ਕਰ ਸਕਦਾ। ਤੇ ਮੇਰਾ ਖਿਆਲ ਹੈ ਮੈਂ ਸਗੋਂ ਸਾਹ ਵੀ ਰੋਕ ਲਿਆ। ਸਿਰਫ਼ ਮੇਰਾ ਦਿਲ ਧਰਤੀ ਨਾਲ ਏਨੀ ਜ਼ੋਰ-ਜ਼ੋਰ ਦੀ ਧਕ ਧਕ ਕਰਕੇ ਵੱਜਦਾ ਰਿਹਾ ਕਿ ਮੈਨੂੰ ਲੱਗਦਾ ਸੀ ਜਿਵੇਂ ਇਸਦੀ ਆਵਾਜ਼ ਸੁਣੀ ਜਾ ਸਕਦੀ ਹੈ। ਮੇਰੇ ਆਲੇ-ਦੁਆਲੇ, ਉੱਤ

ਉਹ ਪਹਾੜੀ ਪਹੇ ਦੇ ਮੋੜ ਉੱਤੇ ਚਲਦੀ ਸੀ, ਅੱਖੋਂ ਉਹਲੇ ਹੋ ਗਏ। ਮੈਂ ਜ਼ਮੀਨ ਉੱਤੇ ਬੇਹਰਕਤ ਪਿਆ ਰਿਹਾ, ਜਦੋਂ ਤੱਕ ਇਹ ਗਡਰੀਆ ਆਪਣੇ ਇੱਜੜ ਸਮੇਤ ਉੱਥ ਆ ਪਹੁੰਚ ਗਿਆ। ਤੂੰ ਕੀਹਦਾ ਪੁੱਤ ਐਂ, ਉਹ ਪੁੱਛਣ ਲੱਗਾ। ਮੈਂ ਰਸੂਲ ਹਾਂ, ਤਸਾਦਾਂ ਦੇ ਹਮਜਾਦ ਦਾ ਪੁੱਤ। ਮੈਂ ਜਾਣਬੁੱਛ ਕੇ ਪਿਤਾ ਜੀ ਦਾ ਨਾਮ ਲਿਆ। ਇਸ ਆਸ ਨਾਲ ਕਿ ਗਡਰੀਆ ਮੇਰੀ ਖਾਸ ਪਰਵਾਹ ਕਰੇਗਾ ਤੇ ਤਕਲੀਫ਼ ਪੁੱਜਣ ਤੇ ਮੇਰੀ ਰਾਖੀ ਕਰੇਗਾ। ਇਸ ਪਹਾੜ ਉੱਤੇ ਤੂੰ ਕੀ ਕਰਦਾ ਫਿਰਦੈਂ?

ਇਹ ਉਹ ਪਹਾੜ ਐ, ਜਿੱਥੋਂ ਹਾਜੀ ਮੁਰਾਦ ਨੇ ਛਾਲ ਮਾਰ ਦਿੱਤੀ ਸੀ ਤੇ ਇਸ ਤਰ੍ਹਾਂ ਆਪਣੇ ਹਥਿਆਰਬੰਦ ਪਹਿਰੇਦਾਰਾਂ ਨਾਲ ਛਲ ਕਰ ਗਿਆ ਸੀ। ਪਹਿਰੇਦਾਰਾਂ ਨੂੰ ਖਾਲੀ ਹੱਥੀਂ ਜਾਣਾ ਪਿਆ ਪਰ ਹਾਜ਼ਿਮ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

ਉਹ ਕੇ

Hello ਹਾਂਜੀ ਸਤਿ ਸ਼੍ਰੀ ਅਕਾਲ ਜੀ

ਹਾਂਜੀ ਆਪਾਂ ਵੀ ਠੀਕ ਆ ਅੱਛਾ free ਸੀਗੇ ਦੋ ਮਿੰਟ ਮੈਂ ਨਾ ਥੋੜਾ ਇੱਕ topic discuss ਸੀ ਹਾਂਜੀ ਪੁੱਛੋ ਹਾਂ ਜਿਦਾ ਕੇ school ਬਾਰੇ ਆਪਾਂ ਥੋੜਾ ਜੇਹਾ ਦੱਸ ਸਕਦੇ ਆ ਵੀ school ਨੂੰ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਕੀ ਕਿਹਾ ਜਾਂਦਾ ਸੀ ਤੇ ਕਿਦਾ ਇਹਨਾਂ ਦੀ ਸੰਸਥਾ ਪੂਰੀ ਇੱਕ ਸਿੱਖਿਆ ਦੇ ਲਈ ਕਿਵੇਂ ਅੱਗੇ ਵਧਕੇ ਆਈ ਏ ਉਸ ਬਾਰੇ ਮੈਨੂੰ ਦੱਸੋਗੇ ਜਰਾ ਹਾਂਜੀ ਜਰੂਰ ਮੈਂ ਤੁਹਾਨੂੰ ਦੱਸ ਦੇਣੀ ਆ school ਜੋ ਹੈ ਨਾ ਜਿਸ ਦੇ ਵਿਦਿਆਲਿਆ ਧਰਮਸ਼ਾਲਾ, ਗੁਰੂਕੁਲ ਆਦਿ ਨਾਮ ਹਨ ਜਿੱਥੇ ਸਿੱਖਿਆਰਥੀਆਂ ਨੂੰ ਵੀ ਅਹ ਵਿਗਿਆਨਕ ਢੰਗ ਨਾਲ ਅਧਿਆਪਕਾਂ ਦੁਆਰਾ ਸਿਖਾਇਆ ਜਾਂਦਾ ਹੈ ਤੇ ਉਹਨਾਂ ਨੂੰ ਲਿਖਣਾ ਪੜ੍ਹਨਾ ਅਧਿਆਪਕਾਂ ਦੁਆਰਾ ਸਿ ਸਿੱਖਿਆ ਦਿੱਤੀ ਜਾਂਦੀ ਹੈ, ਵਿਚਾਰਨਾ ਕੀਤੀਮੁਖ ਹੋਣਾ, ਬੋਲਣਾ, ਵਿਵਹਾਰ ਕਰਨਾ ਤੇ ਆਦਿ ਸਿਖਾਇਆ ਜਾਂਦਾ ਹੈ school ਇੱਕ ਸੰਸਥਾ ਹੈ ਜੋ ਕੇ ਵਿਦਿਆਰਥੀਆਂ ਦੀ ਸਿੱਖਿਆ ਲਈ ਸਿਖਲਾਈ ਦੀ ਥਾਂ ਅਤੇ ਸਿੱਖਣ ਲਈ ਮਹੌਲ ਮੁਹਈਆ ਕਰਨ ਲਈ ਤਿਆਰ ਕੀਤਾ ਗਿਆ ਹੈ। ਹਾਂਜੀ ਬਿਲਕੁਲ ਤੇ ਜ਼ਿਆਦਾਤਰ ਦੇਸ਼ਾਂ ਕੋਲ ਰਸਮੀ ਸਿੱਖਿਆਂ ਦੀਆਂ ਪ੍ਰਣਾਲੀਆਂ ਹਨ ਜੋ ਆਮ ਤੌਰ ਤੇ ਲਾਜ਼ਮੀ ਹਨ ਤੇ ਇਹਨਾਂ ਪ੍ਰਣਾਲੀਆਂ ਵਿੱਚ ਵਿਦਿਆਰਥੀ ਸਕੂਲਾਂ ਦੀ ਇੱਕ ਲੜੀ ਰਾਹੀਂ ਹੀ ਅੱਗੇ ਵੱਧਦੇ ਹਨ, ਇਸ ਬਾਰੇ ਕੀ ਕਹੋਗੇ

ਵਿੱਚ ਵਿਦਿਆਰਥੀ ਸਕੂਲਾਂ ਦੀ ਇੱਕ ਲੜੀ ਰਾਂਹੀ ਅੱਗੇ ਵੱਧਦੇ ਹਨ, ਇਹਨਾਂ ਸਕੂਲਾਂ ਦੇ ਨਾ ਹਰ ਦੇਸ਼ ਵਿੱਚ ਵੱਖਰੇ ਹੁੰਦੇ ਹਨ ਪਰ ਆਮ ਤੌਰ ਤੇ ਏਹ primary school secondary school ਹੁੰਦੇ ਹਨ, ਇਹ ਜਿਹੀਆਂ ਸੰਸਥਾ ਜਿੱਥੇ ਉਚੇਰੀ ਸਿੱਖਿਆ ਦਿੱਤੀ ਜਾਂਦੀ ਹੈ ਉਹਨਾਂ ਨੂੰ ਆਮ ਤੌਰ ਤੇ university college university ਵੀ ਕਿਹਾ ਜਾਂਦਾ ਹੈ ਤੇ secondary school ਤੋਂ ਪਹਿਲਾਂ ਤੇ ਬਾਅਦ ਦੇ ਸਕੂਲਾਂ ਵਿੱਚ ਵੀ ਆ ਸਕਦੇ ਹਨ, ਤੇ ਕਿੰਡਰ ਗਾਰਡਨ ਤੇ pre school ਬਹੁਤ ਛੋਟੇ ਬੱਚਿਆਂ ਲਈ ਕੁੱਝ ਸਕੂਲੀ ਪੜ੍ਹਾਈ standard school ਤੋਂ ਬਾਅਦ university ਕਿੱਤਾਕਾਰੀ school college ਜਾਂ ਹੋਰ ਵਿੱਦਿਅਕ ਅਦਾਰੇ ਹੋ ਸਕਦੇ ਹਨ, ਇਸ ਸਕੂਲ ਵਿੱਚ ਖਾਸ ਤੌਰ ਖਹਤਰ ਵਿੱਚ ਸਮਰਪਿਤ ਹੋ ਸਕਦੇ ਹਨ ਜਿਵੇਂ ਕੀ ਅਸ਼ਸਤਰ ਦਾ school ਜਾਂ ਨਾਚ ਦਾ ਇੱਕ school school ਜਾਂ ਦੈਰਪੰਚ ਪਰੰਪਰਾਗਤ ਪਾਠਕ੍ਰਮ ਵਿਧਿਆ ਮੁਹਈਆ ਕਰਵਾਈਆਂ ਜਾਂਦੀਆਂ ਹਨ ਹਾਂਜੀ ਜਿਦਾ ਕੇ ਇਹਨਾਂ ਪ੍ਰਣਾਲੀਆਂ ਵਿੱਚ ਵਿਦਿਆਰਥੀ ਸਕੂਲਾਂ ਦੀ ਇੱਕ ਲੜੀ ਰਾਂਹੀ ਅੱਗੇ ਵੱਧਦੇ ਹਨ ਤੇ ਇਹਨਾਂ ਸਕੂਲਾਂ ਦੇ ਨਾ ਹਰ ਦੇਸ਼ ਵਿੱਚ ਵੱਖਰੇ ਹੁੰਦੇ ਹਨ ਪਰ ਆਮ ਤੌਰ ਤੇ ਪਰ primary secondary school school ਹੁੰਦੇ ਹਨ, ਇਸ ਬਾਰੇ ਕੀ ਕਹੋਗੇ ਹਾਂਜੀ ਮੈਂ ਤੁਹਾਨੂੰ ਦੱਸ ਦੇਣੀ ਆ ਅਹ ਐ ਜਿਹੜੀ ਸੰਸਥਾ ਜਿਸ ਤੇ ਉਚੇਰੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਉਸਨੂੰ ਆਮ ਤੌਰ ਤੇ university college ਜਾਂ university ਵੀ ਕਿਹਾ ਜਾਂਦਾ ਹੈ ਲਾਜ਼ਮੀ ਨਹੀਂ ਹੁੰਦੀਆਂ ਆਮ ਤੌਰ ਤੇ ਇਹਨਾਂ ਸਕੂਲਾਂ ਦੇ ਇਲਾਵਾ ਵਿਦਿਆਰਥੀ primary ਤੇ secondary school ਤੋਂ ਪਹਿਲਾਂ ਬਾਅਦ ਵੀ ਕਿਹਾ ਜਾਂਦਾ ਹੈ ਤੇ private school ਜਿਹੜੇ ਹੁੰਦੇ ਆ ਧਾਰਮਿਕ ਅਦਾਰਿਆਂ ਦੇ ਰੂਪ ਵਿੱਚ ਵੀ ਹੋ ਸਕਦੇ ਜਿਵੇਂ ਕੀ ਈਸਾਈ school ਮਦਰਸਾ ਹਵਾਸ